ਕੁਝ ਲੜਕੀਆਂ ਬੈਠੀਆਂ ਹੋਈਆਂ ਨੇ ਤੇ ਫੋਟੋ ਖਿਚਵਾ ਰਹੀਆਂ ਨੇ ਕੁਝ ਲੜਕੀਆਂ ਪਿੱਛੇ ਖੜੀਆਂ ਹੈਗੀਆਂ ਨੇ।

ਦੁਕਾਨਾਂ ਦੇ ਅੰਦਰ ਉਹ ਸਾਰਾ ਸਮਾਨ ਪਿਆ ਹੋਇਆ ਹੈ।

ਤੂਫਾਨ ਦੇ ਉੱਤੇ ਸੰਗੀਤ ਇਲੈਕਟਰੀਨਿਕਸ ਲਿਖਿਆ ਹੋਇਆ ਹੈ।

ਤੇ ਅੰਦਰ ਬਹੁਤ ਸਾਰੇ ਵੱਖਰੇ ਵੱਖਰੇ ਕੈਬਿਨ ਬਣੇ ਹੋਏ ਨੇਂ ਇੱਥੇ ਬਹੁਤ ਸਾਰੇ ਵਰਕਰਸ ਬੈਠੇ ਹੋਏ ਨੇਂ।

ਇਕ ਖਿੜਕੀ ਹੈ ਤੇ ਉਥੋਂ ਰੋਸ਼ਨੀ ਪੈ ਰਹੀ ਹੈ ਉਥੇ ਵੀ ਕੁਝ ਸਮਾਨ ਰੱਖਿਆ ਹੋਇਆ ਹੈ।

ਸਾਹਮਣੇ ਇੱਕ ਟੱਬ ਵੀ ਹੈ ਜਿਹਦੇ ਵਿੱਚ ਟੂਟੀ ਲੱਗੀ ਹੋਈ ਹੈ।

ਸਾਹਮਣੇ ਹੋਰ ਵੀ ਚੀਜ਼ਾਂ ਰੱਖੀਆਂ ਨੇ ਦੀਵਾਨ ਦੇ ਉੱਤੇ ਫੁੱਲਾਂ ਦੀਆਂ ਲੜੀਆਂ ਲੱਗੀਆਂ ਨੇ ਤੇ ਸਾਹਮਣੇ ਸ਼ੀਸ਼ਾ --

ਵਿੱਚਕਾਰ ਫੁੱਲ ਦੇ ਬੂਟੇ ਲੱਗੇ ਹੋਏ ਨੇ ਇੱਕ ਡੰਡਾ ਵੀ ਇੱਥੇ ਲੱਗਿਆ ਹੈ।

ਕੰਮ ਲੱਗਿਆ ਹੋਇਆ ਹੈ ਇੱਕ ਬੰਦਾ ਇੱਥੇ ਸਾਹਮਣੇ ਬਜਰੀ ਨੂੰ ਬਿਛਾ ਰਿਹਾ ਹੈਗਾ ਹੈ।

ਜਿਨ੍ਹਾਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਨੇ ਤੇ ਹੱਥ 'ਚ ਮੋਟੀ ਮੋਟੀ ਕਿਤਾਬਾਂ ਫੜੀਆਂ ਹੋਈਆਂ ਨੇ।

ਇਹ ਸੀੜੀਆਂ ਬਣੀਆਂ ਨੇ ਤੇ ਇੱਥੇ ਇਕ ਸਟੇਜ ਬਣੀ ਹੋਈ ਹੈ।

ਪਠਾਨਕੋਟ ਸਾਹਮਣੇ ਗੱਡੀਆਂ ਖੜੀਆਂ ਨੇਂ ਤੇ ਬਹੁਤ ਸਾਰੇ ਫੁੱਲ ਬੂਟੇ ਵੀ ਲੱਗੇ ਹੋਏ ਨੇਂ।